four o clock ਮਤਲਬ person ਹੈ ਅਗਰ ਉਹ ਜਿਤਨੇ ਵਜੇ ਵੀ ਚਾਰ ਵਜੇ ਦੇ ਬਾਅਦ ਜਦੋਂ ਵੀ ਆਉਂਦਾ

okay mam ਮੈਂ ਤੁਹਾਡੀ complaint ਜਿਹੜੀ ਹੈ raise ਕਰਤੀ ਹੈ ਥੋਡੇ ਕੋਲ ਕੱਲ ਬੰਦਾ ਆ ਕੇ ਲੇਜੇਗਾ or ਤੁਸੀਂ ਆਪਣਾ ਨਵੇਂ order ਪਾ ਸਕਦੇ ਹੋ fresh order

mam ਸਾਡੀ company ਤੇ ਨਾਲ ਜੁੜੇ ਰਹਿਣ ਵਾਸਤੇ ਤੁਹਾਡਾ ਧੰਨਵਾਦ ਓਰ sorry ਫ਼ੋਰ ਤੁਹਾਨੂੰ ਆ ਜਿਹੜੀ ਆ problem ਹੋਈ ਉਹਦੇ ਵਾਸਤੇ sorry ਅੱਗੇ ਦੀ ਕੋਈ problem ਨੀ ਹੋਇਗੀ ਕੋਈ ਵੀ ਚੀਜ਼ ਤੁਹਾਡੇ ਕੋਲ ਪਹੁੰਚਣ ਤੋਂ ਪਹਿਲੇ ਇੱਕ ਵਾਰੀ ਪੂਰੀ company ਦੀ ਤਰਫ਼ ਤੋਂ check ਕਰ ਲੀਤੀ ਜਾਇਗੀ ਕੀ ਕੋਈ ਵੀ ਚੀਜ਼ ਕਿਸੀ ਵੀ customer ਕੋਲ ਖਰਾਬ ਨਾ ਜਾਏ or i don't know mam ਕੀ ਤੁਹਾਡਾ ਇਹ piece ਕਿਸ ਤਰ੍ਹਾਂ ਖਰਾਬ ਆਇਆ ਤੁਹਾਡੇ ਕੋਲ no mam ਆਪਦੀ company ਦੀ service ਬਹੁਤ ਅੱਛੀ ਹੈ ਬੜੇ ਪਿਆਰ ਨਾਲ ਤੁਸੀਂ ਮੇਰੀ ਗੱਲ ਸੁਣੀ ਤੁਸੀਂ ਮੇਰੀ complaint ਵੀ raise ਕਰਤੀ ਨਵਾਂ piece ਵੀ ਅਜੇਗਾ thank you mam ਬਹੁਤ ਬਹੁਤ ਸ਼ੁਕਰੀਆ ਤੁਹਾਡਾ

ਤੁਹਾਡਾ ਕੀ ਤੁਸੀਂ ਸਾਡੀ company ਉੱਤੇ ਆਪਣਾ ਯਕੀਨ ਬਣਾ ਕਿ ਰੱਖਿਆ or ਤੁਸੀਂ ਵੀ ਬਹੁਤ ਨਰਮ ਸੁਭਾ ਨਾਲ ਸਾਡੀ ਗੱਲ ਸੁਣੀ or ਆਪਣੀ ਜਿਹੜੀ problem ਏ ਉਹ ਸਾਨੂੰ ਬੜੇ ਸਹਿਜ ਸੁਭਾ ਨਾਲ or ਪਿਆਰ ਨਾਲ ਸਮਝਾਈ ਤੇ thanks to this mam okay mam

call ਰੱਖਣੀ ਆ ਕੋਈ ਸੇਵਾ ਹੈ ਤੇ mam please ਦੱਸੋ mam ਕੋਈ ਨੀ next ਮੇਰਾ ਜੋ ਵੀ product ਮੰਗਵਾਉਣਾ ਹੋਇਗਾ ਮੈਨੂੰ ਆਪਣਾ electronic ਵਿੱਚ ਤੇ ਮੈਂ ਤੁਹਾਡੀ ਹੀ company ਤੋਂ ਤੁਹਾਡੇ ਹੀ ਇਸ online ਤੋਂ ਹੀ ਮੰਗਵਾ ਗੀ ਤੁਸੀਂ ਮੇਰੇ ਬੜੀ ਅੱਛੀ ਤਰ੍ਹਾਂ ਤੁਸੀਂ ਮੈਨੂੰ attend ਕੀਤਾ ਮਨ ਬਹੁਤ ਖੁਸ਼ ਹੋਇਆ ਮੇਰਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ

ਸਾਡੀ company ਚ ਨਾ ਮੈਂ ਥੋਨੂੰ ਕਹਿਣੀ ਸਾਡੀ company ਚ ਨਾ electronic ਤੋਂ ਇਲਾਵਾ ਵੀ ਦੁੱਜੇ product ਵੀ available ਨੇ mam ਤੁਸੀਂ ਹੁਣ search ਕਰੋ ਨਾ

ਜੇ ਤੁਹਾਨੂੰ ਤੁਸੀਂ ਉੱਥੇ ਹੀ ਜਾ ਕਿ mam ਸ਼ਾਇਦ ਤੁਸੀਂ ਸਾਡੀ website ਜਾ ਕੇ ਸਿਰਫ electronic product ਹੀ search ਮਾਰੀ ਹੋਏਗੀ

ਤੇ mam ਬਾਕੀ ਵੀ ਹੋਰ ਵੀ ਅਹ ਚੀਜ਼ਾਂ available ਨੇ ਅਹ ਕਰਦੀ ਆ ਛੋਟੀ ਤੋਂ ਛੋਟੀ or ਵੱਡੀ ਤੋਂ ਵੱਡੀ ਚੀਜ਼ ਸਭ available ਹੋਇਗੀ ਜਰੁਰ ਜੀ ਜਰੁਰ ਜੀ mam ਮੈਂ next time ਜਰੂਰ search ਮਾਰ ਕੇ ਜੋ ਵੀ ਮੇਰੀ ਜਰੂਰੀ ਚੀਜ਼ਾਂ ਹੋਣਗੀਆਂ ਮੈਂ ਜਰੁਰ ਮੰਗਵਾਵਾਂਗੀ ਇੱਥੋਂ ਦੀ

ਤੁਹਾਡੇ ਤੋ ਕੁੱਝ recipe ਦੀ knowledge ਲੈਣਾ ਹਾਂ actually ਮੈਨੂੰ

ਮਤਲਬ food recipe ਬਾਰੇ ਕੋਈ ਜ਼ਿਆਦਾ knowledge ਨਹੀਂ ਹੈ

ਮੈਂ ਥੋੜਾ ਉਹਦੇ ਬਾਰੇ ਸਿੱਖਣਾ ਚਾਹਣੀ ਹਾਂ ਮੈਨੂੰ ਕਿਸੇ ਨੇ

ਕੁੱਝ ਕੁੱਝ recipe ਤੁਹਾਡੇ ਤੋਂ knowledge ਲਉਗੀ ਤੇ ਆਪਣੀ ਕਾਪੀ ਤੇ note down ਕਰੂੰਗੀ

ਕਰਕੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਮਤਲਬ ਮੇਰੀ favorite ਹੈ ਕੜੀ ਮੈਂ ਕੜੀ ਦੇ ਬਾਰੇ ਹੀ ਤੁਹਾਡੇ ਤੋਂ ਪੁੱਛਣਾ ਚਾਹਣੀ ਹਾਂ ਕੀ ਕੜੀ ਕਿੰਨੇ ਤਰ੍ਹਾਂ ਦੀ ਹੁੰਦੀ ਏ

ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਹਾਂਜੀ

ਜਿਹਦੇ ਵਿੱਚ ਕਿ ਆਪਾਂ ਵੇਸਨ ਨੂੰ ਘੋਲ ਦਿਨੇ ਆ

ਤੇ ਅਲੱਗ ਤੋਂ ਪਿਆਜ ਵਗੈਰਾ ਸੁੱਕੇ ਮੈਥੇ ਦਾ ਬਹੁਤ ਜਰੂਰੀ ਏ ਕੜੀ ਪੱਤਾ ਇਹਦੇ ਚ ਪੈਂਦਾ

ਕੜੀ ਲੱਸੀ ਦੇ ਵਿੱਚ ਆਪਾਂ ਵੇਸਨ ਨੂੰ ਘੋਲਦੇ ਆ ਨਾ ਕੀ ਕਰਦੇ ਹੈਗੇ ਆ ਬਾਅਦ ਦੇ ਵਿੱਚ ਆਪਾਂ ਉਹਨੂੰ ਉਸ ਤੱੜਕੇ ਦੇ ਪਾ ਦਿੰਨੇ ਹਾਂ ਉਹ ਲੱਸੀ ਜਿਹੜੀ ਵੇਸਨ

ਹੈਗੀ ਏ ਉਹਦੇ ਵਿੱਚ ਕਿੰਨੀ ਲੱਸੀ ਵਿੱਚ ਕਿੰਨਾ ਵੇਸਨ ਪਾਉਣਾ ਹੈ ਇਹ ਕੁੱਝ ਅਹ ਮਤਲਬ

ਜਿਵੇਂ spouse ਕਿੱਲੋ ਡੇਡ ਕਿੱਲੋ ਜਿੰਨੀ ਆਪਾਂ ਕੋਲ ਲੱਸੀ ਹੈਗੀ ਹੈ ਤਾਂ ਆਪਾਂ

ਵਿੱਚ ਕੜਛੀ ਜਿੰਨਾ ਵੇਸਨ ਪਾਵਾਂਗੇ ਜਿਆਦਾ ਨਹੀਂ

ਤਾਂਹੀਓ ਜਿਆਦਾ ਵੇਸਨ ਦਾ taste ਆਉਂਦਾ ਹੈ ਇਸ ਦਾ

ਜਿਵੇਂ ਜਿਵੇਂ ਵੇਸਨ ਆਪਾਂ ਘੋਲ ਕੇ ਪਾਤਾ ਤੇ ਉਸ ਤੋਂ ਬਾਅਦ ਆਪਣਾ ਉਹ ਜਿਹੜਾ ਘੋਲ ਹੈਗਾ ਉਹਨੂੰ ਆਪਾਂ ਤੱੜਕੇ ਵਿੱਚ ਪਾ ਦੇਣਾ

ਦੇਰ ਵੀ ਇਹਨੂੰ ਵੱਧ ਤੋਂ ਵੱਧ ਗੈਸ ਦੇ ਉੱਪਰ ਰਝਾਓਗੇ ਤਾਂ

otherwise ਤਾਂ ਜੇ ਕੜੀ ਤੁਹਾਡੀ fresh ਹੀ ਹੈਗੀ ਹੈ ਜੇ ਤੁਸੀਂ ਖੱਟੀ ਪਸੰਦ ਕਰਦੇ ਹੋ ਫ਼ਿਰ ਤਾਂ ਪਾਣੀ ਪਾਣ ਦੀ ਵੀ ਲੋੜ ਨਹੀਂ ਹੈਗੀ

ਕੇ ਵੀ ਕਾਫ਼ੀ ਦੇਰ ਰਝਾਉਨ ਤੋਂ ਬਾਅਦ ਲੱਸੀ ਨੂੰ ਉਹਦੇ ਵਿੱਚ ਬਾਅਦ ਦੇ ਵਿੱਚ ਅਜਵੇਨ ਤੇ ਕੜੀ ਪੱਤਾ ਜਰੂਰ ਪਾਣਾ

ਬਾਕੀ ਹਰਾ ਧਨੀਆ ਵਗੈਰਾ ਤੁਸੀਂ

ਹਾਂਜੀ ਉਹਨੂੰ ਦੇਖੋ ਰਾਜੇ ਵੱਧ ਤੋ ਵੱਧ ਉਹਨੂੰ ਰਝਾਈ ਜਾਣਾ ਆਪਾਂ ਉਹਨੂੰ ਥੋੜਾ ਜਾ ਚੱਮਚੇ ਨਾਲ taste ਕਰ ਲੈਣਾ ਕੇ ਵੇਸ਼ਨ

ਮਿੰਟਾਂ ਦੇ ਵਿੱਚ ਸਾਰਾ ਇੱਕ ਘੁੱਲ ਮਿੱਲ ਗਿਆ ਉਹਦੇ ਵਿੱਚ ਹੀ

ਕੜਾਹੀ ਚ ਹੀ ਬਣਾ ਸਕਦੇ ਹਾਂ ਜਾਂ ਕੁੱਕਰ ਵਿੱਚ ਬਣਾ ਸਕਦੇ ਹਾਂ ਨਹੀਂ ਨਹੀਂ ਉਹ ਕੋਈ ਦਿੱਕਤ ਨਹੀ ਹੈਗੀ ਬੇਟੇ depend ਹੈਗਾ ਕੇ ਤੁਹਾਡੇ ਕੋਲ ਕਿੰਨਾ ਜਿਆਦਾ material ਦੀ ਤੁਸੀਂ ਬਣਾ ਰਿਹੇ ਹੋ ਕਿੰਨੀ quantity ਵਿੱਚ ਕੜੀ ਬਣਾ ਰਿਹੇ ਹੋ ਤੇ ਕਿੰਨਾ ਕ਼ ਵੱਡਾ ਤੁਹਨੂੰ ਬਰਤਨ ਉਹਦੇ according ਬਰਤਨ ਚਾਹੀਦਾ ਹੇਗਾ ਤੇ ਵੀ ਆਪਣੇ ਕੋਲ

ਹੁੰਦਾ ਹੈ ਆਪਾਂ ਤੜਕਾ ਜਿਹੜਾ ਹੈਗਾ ਛੋਟੀ fry pan ਜਾਂ pan ਵਿੱਚ ਲਗਾ ਲੈਨੇ ਹਾਂ but ਆਪਣੇ ਵੱਡੀ ਕੜਾਹੀ ਹੈਨੀ ਫ਼ਿਰ ਆਪਣੇ ਕੋਲ ਕੁੱਕਰ ਹੈਗਾ ਆਪਾਂ ਉਸ ਤੜਕੇ ਨੂੰ ਕੁੱਕਰ ਦੇ ਵਿੱਚ ਪਾ ਦਿੰਨੇ ਹੈਗੇ ਆਂ

ਇਸ ਤੋਂ ਇਸ ਤੋਂ ਇਲਾਵਾ ਰਾਜੇ ਆਪਣੇ ਕੋਲ ਜਿਵੇਂ ਗੱਟੇ ਵਾਲੀ ਕੜੀ ਹੁੰਦੀ ਹੈਗੀ ਹੈ ਉਹ ਬਣਦੀ

ਉੱਥੇ ਬਣਦੀ ਹੈਗੀ ਹੈ ਹੁਣ ਤਾਂ ਆਪਣੇ India ਵਿੱਚ ਵੀ ਕਾਫ਼ੀ ਬਣਾਦੇ ਹੈਗੇ ਹੈ

ਕੜੀ ਕਿਉਂ ਕਹਿੰਦੇ ਹੈ ਕੋਈ ਗੱਟੇ ਬੰਨਣੇ ਪੈਂਦੇ ਹੈ ਇਹਦੇ ਚ

ਆਪਾਂ ਨਮਕ ਤੇ ਮਿਰਚ ਪਾ ਲਈ ਸੁਆਦ ਅਨੁਸਾਰ

ਹਾਂ ਤੁਹਾਨੂੰ ਮੈਂ ਉਹੀ ਦੱਸ ਰਹੀ ਹਾਂ ਵੀ ਵੇਸਣ ਤੋਂ ਕਿੰਨੇ ਤਰ੍ਹਾਂ ਦੀਆਂ ਕੜੀਆਂ ਤਿਆਰ ਹੁੰਦੀਆ ਨੇ

ਸਿਰਫ਼ ਅੱਜ ਕੜੀ ਤੁਹਾਨੂੰ ਕੜੀ ਹੀ ਫ਼ਿਲਾਲ ਦੱਸ ਰਹੀ ਹਾਂ ਤੇ ਬਾਅਦ ਬਾਕੀ ਤੁਹਾਡਾ ਕਿਹਦੇ ਵਿੱਚ interest ਹੈਗਾ ਤੁਸੀਂ ਉਹ ਪੁੱਛੀ ਜਾਏਓ

ਇਹ ਹੈਗਾ ਕੀ ਵੇਸਣ ਨੂੰ ਆਪਾਂ ਆਟੇ ਦੀ ਤਰ੍ਹਾਂ ਗੁੰਨ ਲੈਣਾ ਆਟਾ ਥੋੜਾ ਜਾਂ ਆਪਾਂ soft ਗੁੰਨਦੇ ਦੇ ਹਾਂ ਉਹਦੇ ਵਿੱਚ

ਬਾਅਦ ਉਹਨੂੰ ਗੁੰਨ ਕੇ ਉਹਦੇ ਨਾ ਗੱਟੇ ਜੇ ਬਣਾਲੋ ਮਤਲਬ ਗੋਲ ਗੋਲ ਗੋਲੇ ਜੇ ਬਣਾਲੋ

ਮਤਲਬ ਇਹ ਤਾਂ ਨਹੀਂ ਹੈ ਕੁੱਝ time ਲਈ ਉਹਨੂੰ ਗੁੰਨ ਕੇ ਰੱਖ ਦੇਣਾ ਹੈ ਫ਼ੇਰ ਗੱਟੇ ਬਣਾਉਣੇ ਹੈ ਜਾਂ ਨਾਲ ਦੀ ਨਾਲ

ਨਹੀਂ ਨਹੀਂ ਨਹੀਂ ਨਹੀਂ ਨਹੀਂ ਬੱਸ ਨਾਲ ਦੀ ਨਾਲ ਬਨਾਦੋ ਉਹਨੂੰ ਕੋਈ ਚੱਕਰ ਨਹੀਂ ਹੈਗਾ

ਉਹ ਆਪਣੇ ਆਪ ਹੀ soft ਹੈ ਉਹਦੇ ਵਿੱਚ ਮਲਾਈ ਪਈ ਹੈਗੀ ਹੈ ਉਹ automatically

ਕਰਦੋ ਤੇ ਪਾਣੀ ਨੂੰ boil ਕਰਲੋ ਉਸ ਪਤੀਲੇ ਦੇ ਵਿੱਚ

ਹਾਂਜੀ ਉਹਨਾ ਗੱਟਿਆਂ ਨੂੰ ਆਪਾਂ ਪਾਣੀ ਦੇ ਵਿੱਚ boil ਕਰਨਾ ਹੈ ਜਿਵੇਂ ਹੀ ਉਹ

ਆਪਾਂ ਕੀ ਕਰਨਾ ਹੈਗਾ ਉਹਨਾ ਗੱਟਿਆਂ ਨੂੰ ਕੱਢ ਲੈਣਾ ਹੈਗਾ ਆਪਾਂ ਨੂੰ ਪਤਾ

ਕੀ ਜਿਹੜਾ ਵੇਸਣ ਹੈਗਾ ਉਹ ਘੁਲਣਾ ਸ਼ੁਰੂ ਹੋ ਰਿਹਾ ਹੈਗਾ